ਆਪਾਂ ਇਸ ਤਰ੍ਹਾਂ ਗੁੰਨਣਾ ਵੀ ਨਾ ਜਿਆਦਾ ਸਖਤ ਹੋਵੇ

ਤੇ ਨਾ ਮਤਲਬ ਕੀ ਵੀ ਜਿਆਦਾ ਨਰਮ ਹੋਵੇ

ਫਿਰ ਇਹਦੇ ਵਿੱਚ ਜਿਹੜਾ ਆਪਾਂ ਸਮਾਨ ਹੈਗਾ

ਇਸ ਤਰ੍ਹਾਂ ਮਤਲਬ ਕੀ ਗੁੰਨ ਲੈਣਾ ਜਿਵੇਂ ਕੋਫਤੇ ਬਣਾਉਣ ਲਈ ਗੁੰਨਦੇ ਹੈਗੇ

ਤੇ ਜਿਹੜਾ ਮਤਲਬ ਕੀ ਜਿਹੜਾ ਆਪਾਂ dry fruit ਵੀ ਹੈਗਾ ਉਹ ਵੀ ਵਿੱਚ mix ਕਰਲੋ

ਨਹੀਂ ਤੇ ਨਹੀਂ ਪਾ ਲਓ ਮਤਲਬ ਕਿ ਜੀਰਾ ਧਨੀਆ ਇਹ ਸਾਰਾ ਕੁੱਝ ਪਾ ਲਓ ਵਿੱਚ mix ਕਰਕੇ ਫਿਰ ਆਪਾਂ ਇਹਨਾ ਨੂੰ fry ਕਰੂਂਗੇ

fry ਕਰਕੇ ਜਿਵੇਂ ਆਪਾਂ ਪਕੋੜਿਆ ਦੀ ਤਰ੍ਹਾਂ ਤਲਦੇ ਹੈਗੇ ਆ

ਗੋਲ shape ਦੇਣੀ ਏ ਪਕੋੜਿਆ ਦੀ shape ਦੇਣੀ ਏ ਉਹ ਆਪਣੀ ਮਰਜੀ ਏ ਵੈਸੇ ਜਿਆਦਾਤਰ ਆਪਾਂ ਗੋਲ ਹੀ ਬਣਾਉਂਦੇ ਆਂ

ਹਾਂਜੀ ਹਾਂਜੀ ਇਹ ਆਪਣੀ ਮਤਲਬ ਕੀ ਇੱਛਾ ਅਨੁਸਾਰ ਏ ਇਹਨਾ ਨੂੰ ਪਹਿਲਾਂ fry ਇਹਨਾ ਨੂੰ ਫਿਰ fry ਕਰਦੇ ਆ ਆਪਾਂ

ਫਿਰ ਇਸਨੂੰ medium gas ਨੂੰ ਥੋੜਾ ਘੱਟ ਕਰਕੇ

ਫਿਰ ਜਦੋਂ ਬੱਸ ਇਹਨੇ fry ਕਰਲੇ ਫਿਰ ਕੱਢ ਕੇ ਰੱਖਲੋ ਠੰਡੇ ਹੋਈ ਜਾਣ ਥੋੜੀ ਦੇਰ

ਆਪਾਂ ਇੰਨੇ ਚ ਇਹਦੀ gravy ਬਣਾਲੂੰਗੇ ਅੱਛਾ ਅਲੱਗ ਤੋਂ ਤੜਕਾ ਜਿਹੜਾ ਲਾਉਣਾ ਨਾ ਹਾਂਜੀ ਹਾਂਜੀ ਸਬਜੀ ਨੂੰ ਤੜਕਾ ਲਾਉਣਾ ਫਿਰ ਆਪਾਂ ਇਹਦੀ gravy ਵੀ ਬਣਾਉਗੇ ਪਹਿਲੇ ਜਿਵੇਂ ਆਪਣਾ ਪਿਆਜ ਅਦਰਕ ਲਸਣ ਹਰਾ ਧਨੀਆ ਵਗੈਰਾ ਜੋ ਵੀ ਮਸਾਲਾ ਆਪਾਂ ਲੀਤਾ ਇਹਦਾ ਪਹਿਲਾਂ ਸਾਰਾ ਆਪਾਂ paste ਬਣਾ ਲੈਣਾ

ਸਬਜੀ ਨੂੰ ਤੜਕਾ ਲਗਾਉਣੇ ਆ ਉਹ ਸਾਰਾ ਆਪਾਂ ਤੜਕੇ ਦਾ material ਤਿਆਰ ਕਰਾਂਗੇ ਹੁਣ

ਜਾਂ ਫਿਰ ਮਿਕਸੀ ਚ ਪੀਸਣਾ ਮਿਕਸੀ ਚ ਪੀਸਲੋ ਇਸ ਤਰ੍ਹਾਂ ਮਤਲਬ ਸਾਰੇ ਮਸਾਲੇ ਵਿੱਚ ਪਾ ਕੇ ਜਦੋਂ ਭੁੰਨੇ ਗਏ ਮਸਾਲੇ ਫਿਰ ਨਮਕ ਮਿਰਚ ਹਲਦੀ ਆਪਣੇ ਸਵਾਦ ਅਨੁਸਾਰ ਉਹ ਪਾ ਲੈਣਾ ਆਪਾਂ

ਫਿਰ ਇਹਦੀ gravy ਤਿਆਰ ਹੋ ਗਈ ਜਦੋਂ ਫੇਰ ਥੋੜਾ ਪਾਣੀ ਪਾਕੇ ਇਹਨੂੰ ਉਬਾਲ ਲੈਣਾ ਹੈਗਾ

ਇਸਨੂੰ ਉਬਾਲ ਵਿੱਚ ਲੀਤਾ ਜਦੋਂ ਇਹ ਫੇਰ ਉਹ ਜਿਹੜਾ ਆਪਾਂ ਪਕੋੜੇ ਨੇ ਵਿੱਚ ਪਾ ਲੈਣੇ ਹੈਗੇ ਇੱਕ ਦੋ ਵਾਲਾ ਆ ਗਿਆ ਤੇ ਫਿਰ ਆਪਾਂ ਕੋਫਤੇ ਜਿਹੜੇ ਨੇ

ਹਾਂਜੀ ਹਾਂਜੀ ਕੋਫਤੇ ਵਿੱਚ ਪਾ ਦੇਣੇ ਹੈਗੇ ਤੇ ਜਿਹੜੀ cream ਜਾਂ ਮਲਾਈ ਜੋ ਵੀ ਆਪਾਂ ਲੇਣਾ ਹੈਗਾ ਉਹ ਵਿੱਚ mix ਕਰ ਦੇਣੀ ਏ ਪਾਣੀ ਪਾਉਣ ਤੋਂ ਪਿਹਲੇ

ਤੜਕੇ ਚ ਪਾ ਕੇ ਪਾਣੀ ਬਾਅਦ ਚ ਪਾਨਾ ਹੈਗਾ

ਤੇ ਇਸ ਤੋਂ ਬਾਅਦ ਫਿਰ ਇਸਨੂੰ ਥੋੜੀ ਦੇਰ ਢਕ ਕੇ ਰੱਖੋ ਤੇ ਢਕ ਕੇ ਰੱਖਣ ਤੋਂ ਬਾਅਦ ਜਦੋਂ ਇੱਕ ਦੋ ਉਬਾਲੇ ਆ ਗਏ

ਪੰਜ ਸੱਤ ਮਿੰਟ ਲਾ ਲਾਓ ਜਾਂ ਹੱਦ ਦਸ ਮਿੰਟ

ਫਿਰ ਇਸ ਤੋਂ ਬਾਅਦ ਹਰਾ ਧਨੀਆ ਬਰੀਕ ਬਰੀਕ ਕੱਟ ਕੇ ਨਾ

ਤੇ ਇਸ ਨੂੰ ਪੰਜ ਤੋਂ ਦਸ ਮਿੰਟ ਫਿਰ ਇਹਨੂੰ ਢਕੇ ਰਿਹਣ ਦੋ

ਘੀਏ ਦੇ ਕੋਫਤੇ ਵੀ ਮਤਲਬ ਕੀ ਵੈਸੇ ਮੈਂ ਘੀਏ ਦੇ ਕੋਫਤੇ ਬੜੇ ਘੱਟ ਬਣਾਉਂਦੀ ਆ ਇੱਕ ਅੱਧਾ ਵਾਰੀ ਬਣਾਏ ਸੀ ਠੀਕ ਨੀ ਬਣੇ

ਬਣਦੇ ਤਾਂ ਉਹ ਵੀ ਇੱਦਾਂ ਹੀ ਨੇ

ਤਾਂ ਲੇਕਿਨ ਮੈਂ ਤਾਂਹੀਂ ਸੀਗਾ ਮੈਂ ਕਿਹਾ ਵੀ ਤੁਸੀਂ ਘੀਏ ਦੇ ਕੋਫਤੇ ਨੀ ਮਲਾਈ ਵਾਲੇ ਕੋਫਤੇ ਠੀਕ ਬਣ ਜਾਂਦੇ ਨੇ

ਘੀਏ ਦੇ ਨਹੀਂ ਠੀਕ ਬਣਦੇ ਵੀ ਟੁੱਟਦੇ ਕਿਉਂ ਏ reason ਕੀ ਏ ਥੋਡੇ ਨੀ ਟੁੱਟਦੇ ਨਹੀਂ ਮੇਰੇ ਜਿਹੜੇ ਨੇ ਨਾ ਉਹ ਨੀ ਟੁੱਟਦੇ ਹੈਗੇ ਜਿਹੜੇ ਉਹਦੇ ਬਣਾਉਣੇ ਆ ਆਪਾਂ ਘੀਏ ਦੇ

ਘੀਆ ਕਦੂ ਆਪਾਂ ਲੈਲੋ ਆਪਣੇ

ਛੋਟਾ size ਦਾ ਲੈਲੋ ਜਾਂ ਵੱਡੇ ਦਾ ਲੈਲੋ ਹਨਾ

ਹਿਸਾਬ ਨਾਲ ਈ ਲੈ ਲੇੰਦੀ ਹੁੰਦੀ ਆ ਕਦੇ ਮੈਂ ਨਾਪ ਤੋਲ ਕੇ ਨਹੀਂ ਬਨਾਏ ਹੈਗੇ ਜੇ ਪਈ ਆ ਘਰ ਘੀਆ ਤਾਂ ਉਹਨੂੰ ਕੱਦੂ ਕਸ ਕਰ ਲਿਆ

ਉਹਨੂੰ ਚੰਗੀ ਤਰ੍ਹਾਂ ਇਵੇਂ ਹੀ ਅਹ ਜਿਹੜਾ ਉਹਦੇ ਵਿੱਚ ਪਾਣੀ ਹੁੰਦਾ ਨਾ

ਅੱਛਾ ਤੁਸੀਂ ਜਿਹੜਾ ਕੱਦੂ ਕਸ ਕਰਕੇ ਉਹਨੂੰ ਨਿਚੋੜੇਦੇ ਓ

ਹੁੰਦਾ ਏ ਮੈ ਇੱਕ ਵਾਰ ਨਾ ਇਹਨੂੰ ਨਚੋੜਿਆ ਨਹੀਂ ਸੀਗਾ ਐਵੇਂ ਹੀ ਗੁੰਨ ਦਿੰਦੀ ਆਂ ਅੱਛਾ ਨਹੀਂ ਮੈਂ ਨਿਚੋੜ ਦਿਨੀ ਹੁੰਨੀ ਆਂ ਕਈ ਤਾਂ ਉਬਾਲ ਵੀ ਲੈਂਦੇ ਨੇ

ਜਦੋਂ ਕੋਫਤੇ ਕੋਫਤੇ ਬਣਨਾ ਏ ਪਕੋੜਿਆ ਦੀ shape ਦੇ ਵਿੱਚ ਤਿਆਰ ਹੋਣਾ ਤਾਂ ਉਹ automatically ਰਿੱਝ ਜਾਂਦਾ ਉਹ ਤੇ ਮੈਂ ਪਾਣੀ ਵਿੱਚੋਂ ਉਹਦੇ ਸਾਰਾ ਕੱਢ ਲੈਨੀ ਹੁੰਨੀ ਆ

ਹਲਕਾ ਜਾ ਵੇਸਨ ਜਰੂਰ ਮੈਂ ਪਾ ਦਿਨੀ ਹੁੰਨੀ ਆ ਥੋੜਾ ਜਾ ਮਤਲਬ ਕੇ

ਘਿਓ ਦੇ ਨਾਲ ਨਾ ਪਾਣੀ ਜਿਹੜਾ ਵੇਸਣ ਏ ਉਹ ਪਾਣੀ ਸੋਖ ਲੈਂਦਾ ਜੇ ਵਿੱਚ ਰਿਹ ਵੀ ਜਾਉਗਾ ਨਾ

ਤੇ ਫਿਰ ਉਵੇਂ ਹੀ ਜਿਵੇਂ ਤੁਸੀਂ

ਆਲੂ ਆਹ ਪਿਆਜ ਵਗੈਰਾ ਟਮਾਟਰ ਹਰੀ ਮਿਰਚ ਧਨੀਆ ਇਹ ਸਾਰਾ ਕੁੱਝ material ਜਿਵੇਂ ਆਪਣੇ ਘਰ ਦੇ ਵਿੱਚ ਸਬਜੀ ਦੇ ਮਸਾਲੇ ਆਪਾਂ ਸਬਜੀ ਤਿਆਰ ਕਰਨੀ ਏ ਇਸ ਤਰ੍ਹਾਂ ਹੀ ਤੜਕਾ ਲਾ ਦੇਣਾ ਫਿਰ

ਘੀਏ ਨੂੰ ਮਤਲਬ ਕੀ ਪਹਿਲੇ ਕੱਦੂਕਸ ਕਰ ਲਿਆ ਫਿਰ ਉਹਦਾ ਪਾਣੀ ਅਲੱਗ ਨਿਚੋੜ ਲਿਆ ਕਿਸੇ

ਸਵਾਦ ਅਨੁਸਾਰ ਜਿਵੇਂ ਵੀ ਜਿਹੜੇ ਵੀ ਮਸਾਲੇ ਤੁਹਾਡੇ ਕੋਲ

ਕੜਾਈ ਰੱਖ ਕੇ ਦੂਜੀ side ਤੇ gas ਤੇ ਤੇਲ ਪਾਕੇ ਜਿਵੇਂ ਉਹਦੇ ਵਿੱਚ ਆਪਾਂ ਪਕੋੜੇ ਕੱਢ ਦੇ ਆਂ ਇੱਦਾਂ ਹੀ ਕੋਫਤੇ ਕੱਢ ਲੈਨੇ ਆਂ ਪਹਿਲਾਂ ਕੋਫਤੇ ਤਿਆਰ ਕਰਲੇ ਫਿਰ ਆਪਾਂ ਕੁੱਕਰ ਰੱਖਿਆ ਦੂਜੀ side ਤੇ ਤਾਂ ਆਪਾਂ ਉਹਦੇ ਵਿੱਚ ਜਿਵੇਂ ਸਬਜੀ ਨੂੰ ਤੜਕਾ ਲਾਉਣਾ

ਲਸਣ ਪਿਆਜ ਟਮਾਟਰ ਇਹਦਾ paste ਆਪਾਂ ਚੰਗੀ ਤਰਾਂ ਭੁੰਨ ਲੈਣਾ ਭੁੰਨ ਕੇ ਫਿਰ ਆਪਾਂ ਜਿਹੜੇ ਉਹਦੇ ਵਿੱਚ

ਕਈ ਤਾਂ ਵੇਸਨ ਘੋਲ ਕੇ ਥੋੜਾ ਜਿਹਾ ਉਹਦੇ ਵਿੱਚ ਪਾ ਦਿੰਦੇ ਨੇ ਅਲਗ ਤੋਂ ਜਿਹੜੀ

ਜਿਹੜੀ ਪਾਣੀ ਉਹਦਾ ਤਰੀ ਬਣਨੀ ਆ ਨਾ ਵੀ ਉਹ ਥੋੜਾ ਜਾ ਗਾੜਾ ਹੋ ਜਾਵੇ ਉਹ ਵੀ ਤੁਸੀਂ ਕਰ ਸਕਦੇ ਓ ਨਹੀਂ ਤਾਂ simple ਪਾਣੀ ਗਿਲਾਸ ਪਾਲੋ ਦੋ ਗਿਲਾਸ ਪਾਲੋ ਜਿੰਨੀ ਕੁ ਤੁਹਾਨੂੰ ਜਰੂਰਤ ਲੱਗਦੀ

ਹਨਾ ਕਈ ਸੁੱਕੀ ਸਬਜੀ ਵੀ ਬਣਾ ਲਿੰਦੇ ਨੇ ਰਸਮਿਸੀ ਜਿਹੀ ਜਰੂਰੀ ਨਹੀਂ ਤਰੀ ਵਾਲੀ ਰਸ ਮਿਸੀ ਜੀ ਵੀ ਸਵਾਦ ਲੱਗਦੀ ਏ

ਹਾਂ ਫਿਰ ਤੁਸੀਂ ਉਹ ਜਿਹੜੇ ਕੋਫਤੇ ਕੱਢੇ ਹੋਏ ਨੇ ਜਦੋਂ ਪਾਣੀ ਨੂੰ ਉੱਧਰੋਂ ਉਬਾਲ ਆ ਗਿਆ ਤਾਂ ਤੁਸੀਂ ਇਹ ਜਿਹੜੇ ਨੇ ਕੋਫਤੇ ਬਣਾਕੇ ਰੱਖੇ ਨੇ ਇਹ ਉਹਦੇ ਵਿੱਚ ਤੁਸੀਂ ਕੁੱਕਰ ਚ